ਇਵੇਂ ਲੱਗ ਰਿਹਾ ਐ ਜਿਵੇਂ ਕੋਈ ਐਲ_ਈ_ਡੀ ਦੀ ਦੁਕਾਨ ਏ ਸਾਨੂੰ ਬਾਹਰ ਦੋ ਮੋਟਰਸਾਈਕਲ ਖੜੇ ਨਜ਼ਰ ਆ ਰਹੇ ਨੇ।

ਜਿਹਦੇ ਤੇ ਉਹਦੇ ਵਿੱਚ ਪਾਣੀ ਪਿਆ ਨਾਲ ਦੋ ਸ਼ੀਸ਼ੇ ਦੇ ਗਿਲਾਸ ਦਿੱਖ ਰਹੇ ਨੇਂ।

ਕੁੱਛ ਐਕਟਿਵਾ ਵੀ ਹਨ ਜਿਹੜੀਆਂ ਕੀ ਬਿਲਕੁਲ ਨਈ ਆ ਹਨ ਇੱਕ ਕੁਝ ਕੋਈ ਬਾਇਕਾਂ ਦੀ ਦੁਕਾਨ ਲੱਗੀ ਹੋਈਆ ਹੋਂਡਾ ਏਜੇਂਸੀ ।

ਔਰ ਸਾਨੂੰ ਇੱਥੇ ਦਿਖ ਰਿਹਾ ਐ ਕਿ ਇੱਥੇ ਬਹੁਤ ਸਾਰੇ ਮੋਬਾਈਲ ਨੇ ਹਰ ਇੱਕ ਕੰਪਨੀ ਦਾ ਮੋਬਾਇਲ ਦਿਖ ਰਿਹਾ ਸਾਨੂੰ ਇੱਥੇ।

ਇਹ ਫੋਟੋ ਵਿੱਚ ਸਾਨੂੰ ਇੱਕ ਸਤਸੰਗ ਘੱਰ ਦਿਖਾਈ ਦੇ ਰਿਹਾ ਹੈ ਤੇ ਅੰਦਰ ਜਾਣ ਲਈ ਕੁੱਛ ਪੌੜੀਆਂ ਬਣਿਆਂ ਹੋਇਆਂ ਨੇਂ।

ਝੂੰਟਾ ਲੈ ਰਿਹਾ ਹੈ ਨਾਲ ਹੀ ਸਾਨੂੰ ਇੱਥੇ ਕੁਛ ਛੋਟੇ ਛੋਟੇ ਸਟੂਲ ਪਏ ਹੋਏ ਦਿੱਖ ਰਹੇ ਨੇਂ ਕੁਛ ਬੈਂਚ ਵੀ ਲੱਗੇਦੇ ਨੇ।

ਇੱਸ ਫ਼ੋਟੋ ਵਿੱਚ ਸਾਨੂੰ ਇੱਕ ਭਾਈ ਦਿੱਖ ਰਿਹਾ ਹੈ ਜਿਹੜਾ ਕੀ ਪਾਣੀ ਪੀ ਰਿਹਾ ਹੈ।

ਸਾਨੂੰ ਇਥੇ ਦਿਖ ਰਿਹਾ ਹੈ ਕਿ ਇਥੇ ਬਹੁਤ ਸਾਰੀਆਂ ਲੱਕੜੀਆਂ ਪਈਆਂ ਹੋਈਆਂ ਨੇ ਟੂ।

ਬੇਸਟ ਸਟਾਇਲਸ ਕਿਚਨ ਵਾਰਡਰੋਬਸ ਐਪੀਰੀਅੰਸ ਇੱਥੇ ਸਾਨੂੰ ਕਿਚਨ ਦਾ ਸਮਾਨ ਮਿਲਦਾ ਹੈ ਇਹ ਕੋਈ ਕਿਚਨ ਦੀ ਦੁਕਾਨ ਏ ਜਿੱਥੇ ਭਾਂਡੇ ਵਗੈਰਾ ਲਗਾਏ ਹੁੰਦੇ ਨੇ।

ਆਹ ਪਾਣੀ ਦੀ ਟੈਂਕੀ ਦਿਖਾਈ ਦੇ ਰਹੀ ਹੈ ਜਿਹੜੀ ਕੀ ਪੀਲੇ ਰੰਗ ਦੀ ਹੈ ਇੱਕ ਆਦਮੀ ਜਿਹਨੇਂ ਮੋਡੇ ਤੇ ਬੈਗ ਪਾਇਆ ਹੋਇਆ ਹੈ।

ਇੱਕ ਪੋਸਟ ਆਫਿਸ ਹੈ ਸਾਨੂੰ ਇੱਥੇ ਬਹੁਤ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਨੇ।